ਕੋਈ ਰੱਖਦਾ ਹੁਣ ਵੇਸੇ ਪੱਕਾ ਨਹੀ ਹੈ ਕਈ ਰੱਖਦੇ ਵੀ ਨੇ

ਉਹ ਵੈਸ਼ਨੂੰ ਮਾਤਾ ਜੀ ਦੇ ਹੁੰਦੇ ਨੇ ਨਾ ਉਹ ਵੈਸ਼ਨੂੰ ਮਾਤਾ ਦੇ ਹੁੰਦੇ ਨੇ

ਕਈ ਘਰਾਂ ਚ ਤਾਂ ਦੇਖਦੇ ਕਿ ਕਈ ਆਪ ਵਰਤ ਰੱਖ ਲੈਂਦੀਆਂ

ਨਹੀਂ ਆਪਣੇ ਘਰ ਚ ਨੀ ਸ਼ੁਰੂ ਤੋਂ ਹੀ ਸਾਡੇ ਤਾਂ ਅਨ੍ਘਾਈ ਅੱਠ ਨਰਾਤੇ ਅਸੀਂ ਲੋਕ ਤਾਂ ਪਿਆਜ ਖਾਂਦੇ ਨੀ ਅਸ਼ਟਮੀ ਤੱਕਰ ਅਸ਼ਟਮੀ ਤੋਂ ਬਾਅਦ ਖਾਈ

ਤੇ ਪਹਿਲਾਂ ਆਰਸੀ ਰੱਖਦੇ ਸੀ ਹੁਣ ਕੁੜੀਆਂ ਰੱਖਣ ਲੱਗ ਗਿਆਂ

ਕਈ ਉਹ ਖਾਂਦੇ ਨੇ ਜਿਹੜੇ ਖਾਂਦੇ ਨੇ ਪਰ

ਰੱਖੀ ਦੇ ਨੇ ਫ਼ੇਰ ਤਾਂ ਨਹੀ ਅਸੀਂ ਲੋਕ ਖਾਂਦੇ

ਇਹ ਕਿੱਥੇ ਹੁਣ ਬੰਗਾਲ ਵਿੱਚ ਹੈ ਇੱਧਰ ਮਹਾਰਾਸ਼ਟਰਾ ਕੰਨੀ ਹੈ ਇੱਥੇ ਵੀ ਦੁਰਗਾ ਪੁੱਜਾ ਬਹੁਤ ਹੁੰਦੀ ਹੈ

ਹੋਰ ਤਾਂ ਬਾਕੀ ਉਹ ਕਰੀ ਜਾਂਦੇ ਨੇ ਕਈ ਜਿਹੜੇ ਨੇ ਆਪਣੇ simple ਵੀ ਨਰਾਤੇ ਰੱਖ ਲੈਂਦੇ ਨੇ ਕਈ ਮਿੱਠੇ ਆਲੇ ਰੱਖਦੇ ਨੇ

ਖਾਈ ਜਾਂਦੇ ਨੇ ਅਗਲਾ ਮਿੱਠਾ ਕਈ ਇੱਕ time ਹੀ ਰੋਟੀ ਖਾਂਦੇ ਨੇ ਮਤਲਬ ਵਰਤ ਦਾ

ਆਲੂ ਵੀ ਖਾਈਦੇ ਨੇ ਤਿੰਨੋਂ ਟੇਮ ਤਕਰੀਬਨ ਸਵੇਰੇ ਚਾਹ ਕੱਪ ਲੈਲੋ ਦੁਪਹਿਰੇ ਫ੍ਲੋਹਾਰੀ ਲੈਲੋ ਰਾਤ ਨੂੰ ਲੈਲੋ ਬਾਕੀ ਤਾਂ ਆਪਣੇ ਉਹਦੇ ਤੇ ਆ ਸਭ ਤੋਂ ਵੱਡੀ ਗੱਲ ਤਾਂ ਸ਼ਰਧਾ ਹੈ ਜਿਹੋਜਿਹਿ ਮਨ ਦੇ ਵਿੱਚ ਮਨ ਦੇ ਵਿੱਚ ਸ਼ਰਧਾ ਬੰਦੇ ਦੇ ਆ

ਹੋਰ ਤਾਂ ਕੀ ਹੈਗਾ ਬਾਕੀ ਤਾਂ ਸਾਰਾ ਚੱਲੀ ਜਾਂਦਾ ਨਰਾਤਿਆਂ ਦੇ ਵਿੱਚ ਤਾਂ ਇੱਕ ਤਰਾਂ ਦੀ ਸ਼ੁਧੀ ਜੀ ਹੋ ਜਾਂਦੀ ਹੈ ਹੋ ਤਾਂ

ਮੰਨੋ ਤਾਂ ਤਾਂ ਸਭ ਕੁਝ ਹੈ ਨਾ ਮੰਨੋ ਤਾਂ ਕੁਝ ਵੀ ਨਹੀ ਹੈ ਹਾਂ ਜਿਵੇਂ ਹੁਣ ਆਪਣੇ ਅੱਗੇ ਜਾ ਕਿ ਜਿਹੜੇ ਨਰਾਤੇ ਉਹਦੋਂ ਤਾਂ ਚਾਲਾ ਹੁੰਦਾ ਨੈਣਾ ਦੇਵੀ ਦਾ ਉਹ ਸਾਵਣ ਦੇ ਚਾਲੇ ਸਾਵਣ ਦੇ ਵਿੱਚ ਉਹ ਨਰਾਤੇ ਨਹੀ ਹੁੰਦੇ

ਨੇ ਲੋਕੀ ਚਿੰਤਪੁਰਣੀ ਵੀ ਜਾਂਦੇ ਨੇ ਜਵਾਲਾ ਜੀ ਵੀ ਜਾਂਦੇ ਨੇ

ਆਪਾਂ ਤਾਂ ਇਹਨਾਂ ਦੇ ਇਹ ਤਾਂ ਜਿਹੜਾ ਦਾ ਨਾ ਇਹ ਤਾਂ ਨਰਾਤੇ ਨੇ ਨਾਲੇ ਨਾ ਇਹ ਸੁੱਖਾ ਲੱਥ ਦੀਆਂ ਨੇ

ਨਵਾਂ ਸਾਲ ਚੜਦਾ ਸ਼ੁਕਲਪਕਸ਼ ਵਿੱਚ ਇਹ ਨਰਾਤੇ ਵੇਸੇ ਵੀ ਚਾਨਣ ਵਿੱਚ ਆਉਂਦੇ ਨੇ

hm hm ਇਹ ਹਿੰਦੁਆਂ ਦਾ ਚੜਦਾ ਹੈ ਨਾ ਅੱਛਾ ਜਿਹੜੇ ਸਰਦਾਰ ਨੇ ਇਹਨਾਂ ਨੇ ਵਿਸਾਖੀ ਨੂੰ ਚੜ ਜਾਂਦਾ ਇਹਨਾਂ ਨੂੰ

ਸਰਦਾਰ ਲੋਕ ah ਬੜੀ ਸੰਗਰਾਤ ਆ ਜਾਣੀ ਹੈ ਪਹਿਲਾਂ ਆਗੀ ਉਹਤੋਂ ਬਾਅਦ ਹੁਣ ਵਿਸਾਖੀ ਨੂੰ ਇਹਨਾਂ ਨੇ ਉਹ

ਨਵਾਂ ਸਾਲ ਇਹਨਾਂ ਦਾ ਵੀ ਹੋਗੀਆ ਆਪਣਾ ਵੀ ਆਪਣਾ ਤਾਂ ਆਹੀ ਏਹ ਚਲਦਾ ਪਹਿਲੇ

ਅੱਛਾ ਕਿਆਂ ਦੇ ਕਿਤਾਬਾਂ ਜਿਹੜੇ ਵਪਾਰੀ ਲੋਕ ਨੇ ਉਹ ਕਿਤਾਬਾਂ ਵੀ ਲਾਉਂਦੇ ਨੇ

ਕਰਦੇ ਨੇ ਉਹਦੇ ਵਿੱਚ ਵੀ ਤਾਂ ਆਉਂਦਾ ਹੁੰਦਾ tarak mehta ਵਿੱਚ ਉਹਨੇ ਆਪਣੇ ਨਹੀ ਤਾਂ ਖਾਂਦੇ ਹੈ ਉਹ ਵੀ ਏਹੋਜਿਹੀ ਚੀਜ਼ਾਂ ਖਾਂਦੇ ਨੇ ਖਾਂਦੇ ਤਾਂ ਇਹੀ ਚੀਜ਼ਾਂ ਨੇ ਵਰਤ ਦੀਆਂ ਹੀ ਖਾਂਦੇ ਖਾਂਦੇ ਵਰਤ ਦੀਆਂ ਹੁੰਦੇ ਨਰਾਤਿਆਂ ਵਿੱਚ

ਨਰਾਤਿਆਂ ਵਿੱਚ ਤਾਂ ਉਘਲਾ ਹੋ ਗਿਆ

ਚਾਵਲ ਹੋਗੇ ਦਹੀਂ ਹੋਗਿਆਂ ਆਲੂ ਹੋਗੇ ਇਹਨੂੰ ਹੀ ਫ੍ਲੋਹਾਰੀ ਕਹਿੰਦੇ ਜਾਂ ਨਾਲ

ਫਲ fruit ਲੈ ਲੈਂਦਾ ਦਹੀਂ ਲੈ ਲੈਂਦਾ ਕਈ ਤਾਂ ਬਹੁਤ ਚੋ ਨਾਲ ਕਰਦੀ ਨੇ ਕਈ ਤਾਂ ਬਹੁਤ ਜਿਆਦਾ ਉਹਦੇ ਨਲ ਵਿਧੀ ਨਾਲ ਰੱਖਦੇ ਨੇ

ਹਾਂ ਉਹ ਆਏ ਨਰਾਤਿਆਂ ਨੂੰ ਕਈ ਚੇ hm ਵੀ ਛੇ ਮਹੀਨੇ ਬਾਅਦ ਆਉਂਦੇ ਉਹਦੇ ਵਿੱਚ ਆਪਾਂ ਲੋਕ ਅੱਸੂ ਦੇ ਨਰਾਤਿਆਂ ਵਿੱਚ ਹੀ ਬੀਜੀ

ਤੇ ਕੰਜਕਾ ਵਾਲੇ ਦਿਨ ਤਾਂ ਬੱਚਿਆਂ ਨੂੰ

ਅਗਲਾ ਆਪਣੀ ਪਹੁੰਚ ਦੇ ਹਿਸਾਬ ਨਾਲ ਕਰੀ ਜਾਂਦਾ ਮਹਾ ਮਾਈ ਨੇ ਜਿੱਕ੍ਮ ਜਿੱਕ੍ਮ ਕਰਾਣੀ ਹੈ

ਬਹੁਤ ਓਖੀਆਂ ਮਿਲਦੀਆਂ ਅੱਜ ਦੇ ਦਿਨ ਤਾਂ ਅੱਸੂ ਵਾਲੇ ਦਿਨ ਤਾਂ ਬਸ ਇਹਦੇ ਨਰਾਤੇ ਅਸ਼ਟਮੀ ਵਾਲੇ ਦਿਨ ਤਾਂ ਕੰਜਕਾਂ ਢੋਲਨਿਆ ਪੈਂਦੀਆਂ ਨੇ ਹਲੇ ਨੋਵੀਂ ਨੂੰ ਘੱਟ ਹੁੰਦੇ ਲੋਕੀ ਨੋਵੀਂ ਨੂੰ

ਤੇ ਨਰਾਤੇ ਕੋਈ ਪੂਰੇ ਰੱਖਦਾ ਕੋਈ ਪਹਿਲਾ ਨਰਾਤਾ ਉਹਦਾ end ਆਲਾ ਰੱਖ ਲੈਂਦਾ ਅੱਛਾ ਇੱਕੋ ਬੰਦਾ ਇੱਕ ਪਹਿਲਾਂ ਰੱਖ ਲਵੇ ਇੱਕ end ਹਾਂ ਕਈ ਜੋੜਾ ਰੱਖਦੇ ਨੇ ਜਿੱਕ੍ਨ ਛੱਟ ਓਰ ਸ੍ਤ੍ਤਿਓਂ ਰੱਖ ਕਿ ਅਸ਼ਟਮੀ ਨੂੰ ਉਹ ਕਰ

ਉਹ ਇੱਕ ਦੋ ਜਾਣੇ ਮਿਲ ਕੇ ਰੱਖ ਲੈਣ ਉਹਨਾਂ ਦਾ ਵੀ ਜੋੜਾ

ਨਾ ਕਈ ਛੱਟ ਓਰ ਸ੍ਤ੍ਤਿਓਂ ਤਾਂ ਰੱਖਦੇ ਹੀ ਹੁੰਦੇ ਨੇ ਸ ਭ ਆਪਣਾ ਉਹ ਕਈਆਂ ਦਾ ah ਜਿਹਨਾਂ ਚ ਹਿਮਤ ਮਹਾ ਮਾਈ ਦਿੰਦੀ ਹੈ ਉਹ ਪੂਰੇ ਵੀ ਰੱਖ ਲੈਂਦਾ ਹੁੰਦਾ

ਖਾ ਸਕਦੇ ਨਹੀ ਰੱਖ ਸਕਦੇ ਵਰਤ ਹੁਣ ਤੇਰੀ ਬੁਆ ਵਾ ਉਹ ਨਰਾਤੇ ਨਹੀ ਰੱਖ ਸਕਦੀ ਉਹ ਕਹਿੰਦੀ ਮੈਂ ਖਾਣੀ ਓ ਇੱਕ ਟੇਮ ਅੰਨ ਆ ਫ਼ੇਰ

ਹਾਂ ਫ਼ੇਰ ਉਹ ਕਹਿੰਦੀ ਮੈਂ ਇੱਕ time ਖਾ ਲੈਣੀ ਆ ਬੀ ਚੱਲ ਜਿੰਨੇ ਦਿਨ ਹੈ ਨਾ ਪਿਆਜ ਖਾਧਾ ਬਸ

ਬਣਦਾ ਹੋਇਗਾ ਕਹਿੰਦੀ ਖਾਂਦੇ ਜਿਹੜੇ ਖਾਈ ਜਾਣ

ਦਵਾਈਆਂ ਵੀ ਲੈਣੀਆਂ ਉਹ ਵੀ ਕਰਨਾ hm ਬੰਦੇ ਦੀ ਉਮਰਾਂ ਦੇ ਹਿਸਾਬ ਨਾਲ ਹੈ ਸਭ ਕੁਝ ਤਾਂ ਕਈ ਉਮਰ ਦੇ ਵਿੱਚ ਆ ਕਿ ਕਈ ਬਹੁਤ ਜਿਆਦਾ ਵਰਤ ਰੱਖਦੇ ਆ ਹੁਣ ਮੈਥੋਂ ਤਾਂ ਆਪ ਨੀ ਰੱਖੇ ਜਾਂਦੇ ਮੈਂ ਤਾਂ ਆਪ ਨੀ ਰੱਖਦੀ

ਵਰਤਾਂ ਦਾ ਕਰਿਆ ਹੋਇਆ ਕਿੱਦਾਂ ਰੱਖਦਾ

ਹੋਰ ਇੱਦਾਂ ਹੀ ਹੈ ਫ਼ੇਰ ਆਪਣਾ

ਉਹ ਕਿਹੜਾ ਕਹਿੰਦੀ ਹੈ ਮਹਾ ਮਾਈ ਬਚਾਰੀ ਕਿਹੜਾ ਕਹਿੰਦੀ ਹੈ ਕਿ ਤੁਸੀਂ ਭੁੱਖੇ ਰੱਖੋ ਉਹ ਤਾਹੀਂ ਜਿਆਦਾ ਮੈਂ ਉਹ ਕਰੁਂਗੀ hm ਇਹ ਤਾਂ ਆਪਣੀ ਸ਼ਰਧਾ ਦੇ ਉੱਪਰ ਆ ਜਾਂਦੀ ਹੈ ਗੱਲ ਅੱਛਾ ਫ਼ੇਰ ਨਰਾਤਿਆਂ ਦੇ ਵਿੱਚ ਆਹੀ ਹੈ ਆਪਾਂ ਤਾਂ ਸਿੱਧੇ ਸਾਧੇ ਹੈਗੇ ਹਾਂ ਕਈ ਪੜਦੇ ਨੇ

ਰੋਜ ਹੀ ਪੜਦੇ ਨੇ ਆਪਣੇ ਕੋਲ ਤਾਂ ਇੱਕ ਮਸਾਂ ਹੋਈ